ਚੰਡੀਗੜ੍ਹ hospital ਹੈਗਾ ਸੋਲਾਂ ਚ AsianPGI ਸਭ Hospital ਹੈ ਸਾਨੂੰ ਕੀਤੇ ਜਾਂ ਦੀ ਲੋੜ ਨੀ ਹੈਗੀ ਸਭ ਕੁਛ ਉਪਲਦਭ ਹੈ ਸਭ ਕੁਛ ਵਿਚ ਸਭ ਕੁਛ ਜਿੰਨਾ ਕੁਛ ਮਰਜੀ ਲੈ ਸਕਦੇ ਹੋ ਸਾਡੇ ਇਥੇ ਲੜਾਈ ਹੋ ਗਈ ਉਸ ਦਿਨ ਚਿੜੀ ਦੀ ਚਿੜੀ ਰ ਜਾਮਣ ਦੀ ਲੜਾਈ ਹੋ ਗਈ ਚਿੜੀ ਨੇ ਚਿੜੀ ਨਾਲ ਓਹਦੀ ਲੜਾਈ ਹੋ ਗਈ ਫੇਰ ਕਹਿੰਦੇ ਅਸੀਂ ਪੁਲਸ ਕੋਲ ਜਾਣਾ ਹੈ ਉਹ ਕਹਿੰਦੇ ਜਾਓ ਨਹੀਂ ਕਹਿੰਦੇ ਏ ਵੋ ਅਸੀਂ ਗਏ ਤਾ ਉਸ ਵਿਚ ਸਾਡੇ ਅਸੀਂ ਅਸੀਂ ਬੰਦਾ ਚੱਕ ਲਿਆ ਇੱਕ ਓਹਦਾ ਕਿ ਕਹਿੰਦੇ ਹੈ ਉਹ ਵੀ ਅਸੀਂ ਥਾਣੇ ਵਿਚ ਗਏ ਇਨ੍ਹਾਂ ਨੇ ਲੱਖਾਂ ਤੀ ਸਾਡੀ ਸਾਡੀ reportreport ਲੱਖਾਂ ਤੀ ਫੇਰ ਅਸੀਂ ਗਏ ਓਥੇ ਸਾਡੇ ਫੇਰ ਫੈਸਲਾ ਹੋਇਆ ਸਾਡਾ ਓਥੇ ਥਾਣੇ ਵਿਚ ਸਭ ਕੁਛ ਹੋਇਆ ਤੇ ਓਥੇ ਅਹ ਜਾਮਣ ਦੀ ਲੜਾਈ ਹੋਇ ਜਾਮਣ ਦੌੜ ਗਿਆ ਜਾਮਣ ਤਿੰਨ ਦਿਨ ਫਰਾਰ ਰਿਹਾ

Hello

ਬਸ ਵਧੀਆ, ਹੋਰ ਘਰ ਪਰਿਵਾਰ ਸਭ ਠੀਕ l ਹਾਂਜੀ ਹਾਂਜੀ, ਸਭ ਠੀਕ ਏ l

ਅੱਜ ma'am ਨੇ topic ਦਿੱਤਾ ਸੀ ਅਲਬਾਨੀਆ ਦਾ Albania ਹੋਇਆ ਆਹ ਨਹੀਂ ਮੈਂ ਮਤਲਬ ਥੌੜਾ ਜਿਹਾ ਕਿਥ, ਸਾਰਾ ਤਹਿ ਨਹੀਂ ਕੀਤਾ complete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

ਕੀ ਤੁਸੀਂ prepare ਕੀਤਾ ਤੁਸੀਂ ਦੱਸੋ ਪਹਿਲਾਂ ਫੇਰ ਮੈਂ ਮੈਂ ਕਿ prepare ਕੀਤਾ ਫੇਰ ਜੇ ਆਪਾਂ ਦੋਨਾਂ ਦਾ ਵਧੀਆ ਹੋਇਆ ਤਾਂ ਆਪਾਂ collab ਕਰ ਲਾਂਗੇ ਠੀਕ ਆ, ਮੈਂ ਵੈਸੇ Mother Teressa ਦੀ ਨਾ ਉਹ introduction ਹੀ ਕੀਤੀ ਸੀ ਮੈਂ ਦਸ ਦਿਨੀ ਆ introduction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

ਅਲਬੇਨੀਐ ਪਰਿਵਾਰ ਵਿਚ ਕੁੱਕੂ ਐਟਮਾਂ ਸਾਮਰਾਜ ਅੱਜ ਦੇ Macedonia ਗਣਰਾਜ ਵਿਚ ਹੋਇਆ ਸੀ ਤੇ Mother Teressa

ਮੈਂ ਨਾ ਓਹਨਾ ਦਾ ਜੀਵਨ ਬਾਰੇ ਕੁਛ prepare ਕੀਤਾ ਸੀ ਉਹ ਮੈਂ ਤੁਹਾਨੂੰ ਦਸ ਦਿਨੀ ਆ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

ਅਲਬਾਨੀਆ ਦੀ ਸੀ ਤੇ ਪਰ ਉੱਨੀ ਸੌ ਆੜਤੀ ਦੇ ਵਿਚ ਭਾਰਤ ਦੀ ਨਾਗਰਿਕ ਬਣ ਗਯੀ ਸੀ ਤੇ ਇਸ ਨੇ ਆਪਣੇ ਜੀਐਵੈਂ ਦਾ ਜਿਹੜਾ ਜ਼ਆਦਾਤਰ ਸਮਾਂ ਆ ਉਹ ਭਾਰਤ ਵਿਚ ਹੀ ਬਿਤਾਇਆ ਸੀ ਤੇ ਉੱਨੀ ਸੌ ਪੰਜਾਹ ਵਿਚ missionaries of charity ਦੀ ਸਥਾਪਨਾ ਜਿਹੜੀ ਕੀਤੀ ਤੇ ਇੱਕ Roman Catholic ਧਾਰਮਿਕ ਮੰਡਲੀ ਜਿਸ ਵਿਚ ਪੰਤਾਲੀ ਹਜਾਰ ਤੋਂ ਵੱਧ ਨਨਾ ਸੀ ਤੇ ਦੋ ਹਜ਼ਾਰ ਬਾਰਾਂ ਤੱਕ ਇੱਕ ਸੌ ਤੇਤੀ ਦੇਸ਼ਾਂ ਵਿਚ ਸਰਗਰਮ ਸੀ ਤੇ ਮੰਡਲੀ ਓਹਨਾ ਲੋਕਾਂ ਲਈ ਘਰਾਂ ਦਾ ਪ੍ਰਬੰਧ ਕਰਦੀ ਸੀ ਜੋ ਕਿ HIV ਤੇ AIDS ਕੋਹੜ ਤੇ ਤਪਦਿਕ ਨਾਲ ਮਰ ਰਹੇ ਸੀ ਹਾਂਜੀ ਤੇ ਇਹ ਜਿਹੜੇ ਸੀ dispensries, mobile, cleaning ਬੱਚਿਆਂ ਅਤੇ ਪਰਿਵਾਰਾਂ ਪਰਿਵਾਰਿਕ ਸਲਾਹਾਂ ਪ੍ਰੋਗਰਾਮਾਂ ਦੇ ਨਾਲ ਨਾਲ ਅਨਾਥ ਆਸ਼ਰਮ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 ਮੁਫ਼ਤ ਸੇਵਾ ਦੇਣ ਲਈ ਹੀ ਕਰਦੇ ਸੀ l ਠੀਕ ਆ, ਵਸੇ ਮਈ ਇਹਨਾਂ ਦੇ ਇੱਕ ਪੁਰਸਕਾਰ ਬਾਰੇ ਵੀ ਕੀਤਾ ਸੀ ਮੈਂ ਦੱਸ ਦਿਨੀ ਆਇਹਨਾਂ ਨੂੰ ਉੱਨੀ ਸੌ ਬਾਹਠ ਦਾ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

Ramen Magsessy ਸ਼ਾਂਤੀ ਪੁਰਸਕਾਰ ਅਤੇ ਉੱਨੀ ਸੌ ਉਣਾਸੀ ਦਾ Noble ਸ਼ਾਂਤੀ ਪੁਰਸਕਾਰ ਕਈ ਸੰਮਨ ਮਿਲੇ ਸੀ l ਓਹਨਾ ਨੂੰ ਚਾਰ ਸਿਤਮਬਰ ਦੋ ਹਜ਼ਾਰ ਸੋਲਾਂ ਨੂੰ canonise ਕੀਤਾ ਗਿਆ ਸੀ ਤੇ ਉਸਦੀ ਮੌਤ ਦੀ ਜਿਹੜੀ ਸੀ ਉਸਦਾ ਹੈ

ਅਤੇ ਆਪਣੇ ਜੀਵਨ ਦੌਰਾਨ ਅਤੇ ਉਸ ਦੀ ਮੌਤ ਤੋਂ ਬਾਅਦ ਇੱਕ ਵਿਵਾਦਗ੍ਰਹਸਟ ਹਸਤੀ Teressa ਨੂੰ ਉਸਦੇ charitable ਕੰਮ ਲਈ ਬਹੁਤ ਸਾਰੇ ਲੋਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ l ਗਰਭ ਗਰਭਪਾਤ ਅਤੇ ਗ੍ਰਭਨਿਰੋਧ ਬਾਰੇ ਉਸ ਦੇ ਵਿਚਾਰਨ ਲਈ ਅਤੇ ਮਰਨ ਵਾਲਿਆਂ ਲਈ ਉਸਦੇ ਘਰਾਂ ਵਿਚ ਮਾੜੀ ਸਤਿਥੀ ਲਈ ਉਸ ਦੀ ਵੱਖ ਵੱਖ ਮਾਮਲਿਆਂ ਵਿਚ ਪ੍ਰਸ਼ੰਸਾ ਅਤੇ ਆਲੋਚਨਾ ਕੀਤੀ ਗਈ ਸੀ l

ਹਾਂਜੀ ਉਸ ਦੀ ਅਧਿਕਾਰਕ ਜੀਵਨ ਨਵੀਂ ਚਾਵਲਾ ਦੁਆਰਾ ਲਿਖੀ ਗਈ ਸੀ ਤੇ ਉੱਨੀ ਸੌ ਬਾਨਵੇ ਵਿਚ ਪ੍ਰਕਾਰਸ਼ਿਤ ਕੀਤੀ ਗਈ ਸੀ l

ਫਿਰ ਜਿਹੜੀ ਫ਼ਿਲਮਾਂ ਸੀ ਅਤੇ ਕਿਤਾਬਾਂ ਦਾ ਵਿਸ਼ਾ ਰਹੀ ਸੀ ਆਹੀ ਤੇ ਦੋ ਦਿਸੰਬਰ ਦੋ ਹਜ਼ਾਰ ਸਤਾਰਾਂ ਨੂੰ Teressa ਅਤੇ St. Francis Xavier ਨੂੰ ਕਲਕੱਤਾ ਦੇ roman catholic ਸ੍ਰਪਸਨ ਨਾਮਗਤ ਕੀਤਾ ਗਿਆ ਸੀ ਓਹਨਾ ਨੂੰ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

ਤੇ, ਹਾਂਜੀ, ਇਸ ਦੀਆਂ ਜਿਹੜੀਆਂ ਭੂ ਸੀਮਾਵਾਂ ਵ ਉੱਤਰ ਵਿਚ Scovo ਅਹ ਉੱਤਰ ਪੱਛਮ ਵਿਚ Mantenegro ਪੂਰਬ ਵਿਚ ਜਿਹੜੇ ਸੀ ਉਹ ਪੂਰਬਲੇ ਤੇ Yugoslavia ਵਿਚ ਦੱਖਣ ਵਿਚ ਲਗਦੀਆਂ ਨੇ ਹਾਂਜੀ ਤੇ ਹਾਂਜੀ ਤੇ ਤੱੜਵਾਦ ਦੀ ਸੀਮਾਵਾਂ ਜਿਹੜੀਆਂ ਉਹ ਦੱਖਣ ਪੱਛਮ ਵਿਚ ਤੇ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 ਅਲਬਾਨੀਆ ਇਕ ਜਿਹੜਾ ਆ ਇਕ ਪ੍ਰੀਵਰਿੱਤੀ ਰਤਚਾਰੇ ਵਾਲੇ ਸੈਂਸੀਡੀ ਲੋਕਤੰਤਰ ਆ ਤੇ ਇਸ ਦੀ ਰਾਜਧਾਨੀ ਤਿਰਾਣਾ ਲਗਭਗ ਅੱਠ ਲੱਖ ਪਛਾਂਵੇ ਹਜਾਰ ਵਾਲੀ ਜਨਸੰਖਿਆ ਵਾਲਾ ਨਗਰ ਆ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

ਤੇ ਮੈਂ ਇਹਨਾਂ ਦਾ ਇਤਿਹਾਸ ਵੀ ਕੀਤਾ ਸੀ ਤੇ ਜਦੋ ਮੈਂ ਪੁਰਸਕਾਰ ਕਰ ਰਹੀ ਸੀ ਨਾ ਤਾਂ ਇਤਿਹਾਸ ਵੀ ਨਾਲ ਹੀ ਆ ਗਯਾ ਸੀ

ਹਾਂਜੀ ਜਿਵੇ ਦੂਜੀ ਤੋਂ ਚੌਥੀ ਸਦੀ ਤੱਕ ਨਾ ਇਹ ਖੇਤਰ Roman ਸਾਮਰਾਜ ਦਾ ਭਾਗ ਸੀ

ਅਲਬਾਨੀਆ ਦੇ ਰਾਸ਼ਟਰੀ ਨਾਇਕ ਹੋਣ ਦੇ ਮਾਨ ਪ੍ਰਾਪਤ ਹੋਇਆ ਸੀ ਫੇਰ ਇਹਨਾਂ ਨੂੰ ਮੌਤ ਤਕ ਤੁਰਕਾਂ ਨੂੰ ਅਲਬਾਣੀਆਂ ਤੋਂ ਦੂਰ ਰੱਖਿਆ ਫੇਰ ਇਸ ਦੇ ਬਾਅਦ ਲਗਭਗ ਪੰਜ ਸੌ ਸਾਲਾਂ ਤਕ ਤੁਰਕਾਂ ਅਦਿਪੁਟੀ ਕਾਲ ਆਇਆ ਫੇਰ ਜਿਹੜਾ ਫੇਰ ਈਦ ਦਾ ਅਖੀਰੀ Balkan ਲੜਾਈ ਦੇ ਬਾਅਦ ਹੋਇਆ

ਜਿਹੜੀ ਪਹਿਲੀ Balkan ਲੜਾਈ ਸੀ ਨਾ ਉਸ ਤੋਂ ਬਾਅਦ ਅਲਬਾਨੀਆ ਨੇ Ottoman ਸਾਮਰਾਜ ਤੋਂ ਆਪਣੀ ਸੁਤੰਤਰਤਾ ਦੀ ਘੋਸ਼ਣਾ ਕੀਤੀ ਸੀ l

ਫਿਰ ਦੇਸ਼ ਵਿਚ ਹਾਲਤ ਹਜੇ ਵੀ ਹਜੇ ਵੀ ਬੇਚੈਨ ਸੀ ਫਿਰ ਦੂਜੇ ਵਿਸਧਵਯੁੱਧ ਦੌਰਾਨ Italy ਨੇ ਇਸ ਉੱਤੇ ਕਬਜਾ ਕਰ ਲਿਆ ਸੀ ਫੇਰ ਇਸ ਦਾ ਲਗਾਤਾਰ ਅਗਵਾਹੀ ਹੇਤ ਸੰਵਾਦੀ ਵਿਰੋਧ ਜਾਰੀ ਹੈ ਫਿਰ ਦੇਸ਼ ਛੱਡਣ ਤੋਂ ਬਾਅਦ ਸੰਵਾਦੀਆਂ ਜਿਹੜੀਆਂ ਸਿਗੀਆਂ ਓਹਨਾ ਨੇ ਸੱਤ ਸੰਭਾਲ ਲਈ ਸੀ ਜੀ ਜੀ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 ਅੱਛਾ ਜੀ ਤੇ ਨਾ ਮੈਂ ਤੁਹਾਨੂੰ ਓਹਨਾ ਦੀ ਰਾਜਨੀਤੀ ਦਸ ਦਿਨੀ ਆ ਕਿ ਜਿਹੜੀ ਅਲਬਾਨੀਆ ਵਿਚ ਰਾਸ਼ਟਰਪਤੀ ਰਾਸ਼ਟਰ ਪ੍ਰਮੁੱਖ ਹੁੰਦਾ ਆ ਤੇ ਜਿਹੜਾ ਚੋਣ ਜਿਹੜਾ ਆ ਉਹ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 ਰਾਸ਼ਟਰਪਤੀ ਦੁਆਰਾ ਸਰਕਾਰ ਤੇ ਮੰਤਰੀਆਂ ਦੀ ਚੋਣ ਜਿਹੜੀ ਆ ਉਹ ਕੀਤੀ ਜਾਂਦੀ ਆ ਤੇ ਜਿਹਨਾਂ ਦਾ ਮੁਖੀ ਜਿਹੜਾ ਆ ਉਹ ਦਾ ਪ੍ਰਧਾਨ ਮੰਤਰੀ ਹੁੰਦਾ ਆ ਨਾਲ ਹੀ ਮੈਂ ਇਹ ਵੀ ਤੁਹਾਨੂੰ ਦਸ ਦਿਨੀ ਆ ਕਿ ਮੈਂ ਕਾਰਜਕਾਰੀ ਸ਼ਾਖਾ ਵੀ ਓਥੇ ਦੀ ਕੀਤੀ ਸੀ l ਕਾਰਜਕਾਰੀ ਸ਼ਾਖਾ ਆ ਉਹ ਕਿੱਦਾਂ

ਤੇ ਰਾਸ਼ਟਰਪਤੀ ਦੁਆਰਾ ਜਿਹੜਾ ਹੁੰਦਾ ਆ ਤੇ ਸਾਂਸਦ ਦੁਆਰਾ ਕੀਤੀ ਜਾਂਦੀ ਹੈ l ਅੱਛਾ ਤੇ ਇੱਕ ਨਾ ਮੈਂ ਵਿਧਾਨ ਸ਼ਾਖਾ ਕੀਤਾ ਸੀ

ਤੇ ਇੱਕ ਵਿਦਾਈ ਵਿਧਾਨ ਸਭ ਜਾ ਉਹ ਸੌ ਮੇਮ੍ਬਰਾਂ ਲੋਕਾਂ ਨੂੰ ਮਾਤਾ ਦੁਆਰਾ ਅਤੇ ਚਾਲੀ ਮੇਮ੍ਬਰਾਂ ਨੂੰ ਮਾਤਾ ਦੁਆਰਾ ਚੁਣੇ ਜਾਂਦੇ ਸੀ ਤੇ ਜਿਨਦਾ ਕਾਰੀਕਾਲ ਚਾਰ ਸਾਲਾਂ ਤਕ ਹੁੰਦਾ ਹੈ ਤੇ ਜਿਹੜੀਆਂ ਚੋਣਾਂ ਹਨ ਉਹ ਪਿਛਲੀ ਚੋਣ ਤੀਨ ਜੁਲਾਈ ਦੋ ਹਾਜ਼ਰ ਚਾਰ ਨੂੰ ਹੋਇਆਂ ਸਨ ਤੇ ਅਗਲੇ ਦੋ ਹਜ਼ਾਰ ਸੱਤ ਵਿਚ ਹੋਣਗੇ

ਤੇ ਫਿਰ ਕਾਨੂੰਨੀ ਸਾਖਾ ਵੀ ਕੀਤੀ ਸੀ ਮੈਂ ਕਾਨੂੰਨੀ ਸਾਖਾ ਵਿਚ ਅਦਾਲਤ ਸਿਗੀਆਂ l ਤੇ ਜਿਹੜਾ ਅਦਾਲਤ ਸੀਗੀ ਉੰਨ੍ਹਾਂਦੇ chairman ਦਾ ਜੋਨ ਦਵਾਰਾ ਕੀਤਾ ਜਾਂਦਾ ਸੀ ਹਾਂਜੀ, ਚਾਰ ਦੀਨਾ ਦਾ ਹੁੰਦਾ ਸੀ ਤੇ ਜਿਹੜਾ ਵੱਖਰਾ ਹੀ ਜਿਲਾ ਪੱਧਰ ਅਦਾਲਤ ਤੇ ਹੁੰਦਾ ਸੀ ਹਾਂਜੀ ਚਲੋ ਠੀਕ ਏ ਫੇਰ ਮੈਨੂੰ ਤੁਹਾਡੇ ਵੱਲੋਂ ਜਿਹੜੀ ਤੁਸੀਂ ਮੈਨੂੰ ਦਿੱਤੀ information ਮੈਂ ਆਪਣੇ ਵਿਚ add ਕਰਲਾਂਗੀ assignment ਦੇ ਵਿਚ ਤੇ ਤੁਸੀਂ ਆਪਣੇ ਚ add ਕਰ ਸਕਦੇ ਜੇ ਹੈ ਨਾ ਭੂਮਿਕਾ ਸਦਾ ਭਾਰਤ ਤਿਓਹਾਰਾ ਅਤੇ ਮੇਲਿਆਂ ਦਾ ਦੇਸ਼ ਹੈ ਇਥੇ ਕਈ ਧਰਮ ਹਨ ਅਤੇ ਸਭ ਧਰਮਾਂ ਦੇ ਆਪਣੇ ਆਪਣੇ ਤਿਉਹਾਰ ਅਤੇ ਮੇਲੇ ਹਨ। ਸਾਲ ਵਿਚ ਸ਼ਾਇਦ ਹੀ ਕੀ ਅਜਿਹਾ ਮਹੀਨਾ ਹੋਵੇ ਜਿਸ ਵਿਚ ਕੋਈ ਤਿਉਹਾਰ ਜਾਂ ਮੇਲਾ ਨਾ ਆਉਂਦਾ ਹੋਵੇ। ਤਿਓਹਾਰ ਅਤੇ ਮੇਲੇ ਸਾਡੇ ਸਭਿਆਚਾਰ ਦੇ ਅੱਟੁਟ ਅੰਗ ਹਨ ਇਹ ਏਸਨੂੰ ਜਿੰਦਗੀ ਵਿਚ ਤਰੱਕੀ ਅਤੇ ਵਿਕਾਸ ਲਈ ਪ੍ਰੇਰਿਤ ਕਰਦੇ ਹਨ ਇਹ ਤਿਓਹਾਰ ਆਪਸੀ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ ਦਿਵਾਲੀ

ਦੁਸ਼ਹਰੇ ਤੋ ਵੀਹ ਦਿਨ ਬਾਅਦ ਕਤਕ ਮਹੀਨੇ ਦੀ ਮਸਿਆ ਨੂੰ ਪੂਰੇ ਭਾਰਤ ਵਰਸ਼ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਓਹਾਰ ਰੋਸ਼ਨੀਆ ਦਾ ਤਿਓਹਾਰ ਹੈ ਬਦੀ ਤੇ ਨੇਕੀ ਦੀ ਜਿੱਤ ਦਾ ਹਨੇਰੇ ਚ ਰੋਸ਼ਨੀ ਦਾ ਗਿਆਨ ਦਾ ਅਤੇ ਆਪਣੇ ਚੋਗਿਰਦੇ ਨੂੰ ਸਾਫ਼ ਸੁਥਰਾ ਰਖਣ ਦਾ ਪ੍ਰਤੀਕ ਹੈ ਦਿਵਾਲੀ ਦੇ ਪਵਿੱਤਰ ਤਿਓਹਾਰ ਦੀ ਧਾਰਮਿਕ ਪਖੋ ਮਹਤਤਾ ਤਾਂ ਹੈ ਹੀ

ਝਲਕਦੀ ਹੈ ਪਿਛੋਕੜ ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਚੋਦਾ ਸਾਲਾਂ ਦਾ ਬਨਵਾਸ ਕੱਟ ਕੇ ਅਤੇ ਰਾਵਣ ਨੂੰ ਮਾਰ ਕੇ ਮਾਤਾ ਸੀਤਾ ਜੀ ਅਤੇ ਭਰਾ ਲਛਮਣ ਨਾਲ ਅਯੋਧਿਆ ਵਾਪਿਸ ਆਏ ਸਨ ਓਹਨਾ ਦੇ ਵਾਪਿਸ ਆਉਣ ਦੀ ਅਤੇ ਰਾਵਣ ਤੇ ਜਿੱਤ ਦੀ ਖੁਸ਼ੀ ਵਿਚ ਅਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਓਹਨਾ ਦਾ ਸਵਾਗਤ ਕਿੱਤਾ ਸੀ ਉਸ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਓਹਾਰ ਮਨਾਇਆ ਜਾਂਦਾ ਹੈ ਇਸ ਤਿਓਹਾਰ ਦਾ ਸੰਬੰਧ ਸਿਖ ਧਰਮ ਨਾਲ ਵੀ ਹੈ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਇਸ ਦਿਨ ਸਿਖਾਂ ਦੇ ਛੇਵੇ ਗੁਰੂ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿੱਲੇ ਵਿਚੋ ਰਿਹਾ ਹੋ ਕੇ

ਆਪਣੀ ਰਿਹਾਈ ਦੇ ਨਾਲ ਓਹਨਾ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋ ਬਵੰਜਾ ਰਾਜਿਆਂ ਨੂੰ ਵੀ ਗਵਾਲੀਅਰ ਦੇ ਕਿੱਲੇ ਵਿਚੋ ਮੁਕਤ ਕਰਾਇਆ ਸੀ

ਘਰਾਂ ਦੀ ਸਫਾਈ ਲੋਕ ਦਿਵਾਲੀ ਤੋ ਕੁਝ ਦਿਨ ਪਹਿਲਾ ਹੀ ਆਪਣੇ ਘਰਾਂ ਦੁਕਾਨਾ ਦੀ ਸਫਾਈ ਕਰਨਾ ਸ਼ੁਰੂ ਕਰ ਦਿੰਦੇ ਹਨ ਘਰਾਂ ਨੂੰ ਅੰਦਰੋ ਬਾਹਰੋ ਸਾਫ ਕਿੱਤਾ ਜਾਂਦਾ ਹੈ ਅਤੇ ਰੰਗ ਰੋਗਨ ਕਰਾਇਆ ਜਾਂਦਾ ਹੈ ਘਰਾਂ ਨੂ ਸਜਾਇਆ ਜਾਂਦਾ ਹੈ, ਰੰਗ ਬਿਰੰਗੀਆ ਲੜਿਆ ਬਿਜਲੀ ਦੀਆ ਲਗਾਇਆ ਜਾਂਦਿਆ ਹਨ ਦਿਵਾਲੀ ਦਾ ਦਿਨ, ਦਿਵਾਲੀ ਦੇ ਪਵਿੱਤਰ ਦਿਨ ਕਈ ਲੋਕ ਸਵੇਰੇ ਇਸ਼ਨਾਨ ਕਰਕੇ ਮੰਦਿਰ ਜਾਂ ਗੁਰਦਵਾਰੇ ਜਾਂਦੇ ਹਨ ਇਸ ਦਿਨ ਕਈ ਲੋਕ ਦਾਨ ਪੁੰਨ ਵੀ ਕਰਦੇ ਹਨ, ਸਵੇਰ ਦੇ ਸਮੇਂ ਦੀਵੇ ਪੀਓੰ ਕੇ ਫਿਰ ਸੁੱਕਣ ਲਈ ਰਖ ਦਿੱਤੇ ਜਾਂਦੇ ਹਨ ਲੋਕ ਇਸ ਦਿਨ ਨਵੇਂ ਕਪੜੇ ਪਹਿਨਦੇ ਹਨ, ਘਰਾਂ ਵਿਚ ਸਵੇਰ ਤੋ ਹੀ ਮਿਠਿਆ ਮਿਠਿਆ ਚੀਜ਼ਾ ਬਣਨੀਆ ਸ਼ੁਰੂ ਹੋ ਜਾਂਦਿਆ ਹਨ, ਚਾਰੇ ਪਾਸੇ ਰੋਣਕ ਦਾ ਮਾਹੋਲ ਹੁੰਦਾ ਹੈ ਬਜ਼ਾਰ ਦਾ ਦ੍ਰਿਸ਼ ਇਸ ਦਿਨ ਬਾਜ਼ਾਰ ਦੀ ਦ੍ਰਿਸ਼ ਦੇਖਣ ਯੋਗ ਹੁੰਦਾ ਹੈ ਬਾਜ਼ਾਰਾ ਦੀ ਸ਼ੋਬਾ ਦੇਖਦੇ ਹੀ ਬਣਦੀ ਹੈ, ਥਾਂ ਥਾਂ ਮਿਠਾਈਆਂ, ਫਲਾਂ, ਪਟਾਕਿਆ ਦੀਆ ਦੁਕਾਨਾ ਸਜੀਆਂ ਹੁੰਦਿਆ ਹਨ ਲੋਕ ਘੁੰਮ ਫਿਰ ਕੇ ਬਾਜ਼ਾਰਾਂ ਵਿਚੋ ਫ਼ਲ ਮਿਠਾਈਆਂ ਪਟਾਕੇ ਖਰੀਦਦੇ ਹਨ ਇਸ ਦਿਨ ਨਵੇਂ ਨਵੇਂ ਬਰਤਨ ਵੀ ਖਰੀਦੇ ਜਾਂਦੇ ਹਨ

ਇੱਕ ਦੂਜੇ ਨੂੰ ਮਿਠਾਈਆਂ ਤੋਹਫੇ ਦਿੰਦੇ ਹਨ ਦੀਵੇ ਲਗਾਉਣਾ ਸ਼ਾਮ ਨੂੰ ਹਨੇਰਾ ਹੋਣ ਤੇ ਘਰਾਂ ਦੇ ਬਨੇਰਿਆ ਉੱਤੇ ਬਰਾਂਡੇ ਦੀਆ ਦੀਵਾਰਾਂ ਉੱਤੇ, ਮਿੱਟੀ ਤੇ ਛੋਟੇ ਛੋਟੇ ਦੀਵਿਆਂ ਵਿਚ ਤੇਲ ਬੱਤੀ ਪਾਕੇ ਲਾਈਨਾ ਬਣਾ ਕੇ ਜਲਾਇਆ ਜਾਂਦਾ ਹੈ।

ਬਿਜਲੀ ਦੀਆ ਲਈਟਾ ਦੀ ਦੀਪ ਮਾਲਾ ਵੀ ਲਗਾਉਂਦੇ ਹਨ ਘਰਾਂ ਦੇ ਬਨੇਰਿਆ ਤੇ ਲੱਗੇ ਦੀਵੇ, ਮੋਮ੍ਬਤੀਆਂ ਅਤੇ ਬਿਜਲੀ ਦੇ ਬਲਬਾ ਦੀਆ ਜਗਦੀਆ ਬੁਝਦੀਆ ਲੜਿਆ ਨਾਲ ਚਾਰੇ ਪਾਸੇ ਜਗ ਮਗ ਜਗ ਮਗ ਹੋ ਜਾਂਦੀ ਹੈ। ਲਛਮੀ ਪੂਜਾ, ਰਾਤ ਨੂੰ ਘਰਾਂ ਵਿਚ ਲਛਮੀ ਪੂਜਾ ਅਤੇ ਗਣੇਸ਼ ਦੀ ਵੀ ਪੂਜਾ ਕੀਤੀ ਜਾਦੀ ਹੈ, ਕਈ ਲੋਕ ਤਾਂ ਪੂਰੀ ਰਾਤ ਮਾਤਾ ਲਛਮੀ ਜੀ ਦੀ ਪੂਜਾ ਕਰਦੇ ਹਨ ਇਸ ਦਿਨ ਕਈ ਲੋਕ ਰਾਤ ਨੂੰ ਆਪਣੇ ਘਰਾਂ ਦੇ ਬੂਹੇ ਖੁੱਲੇ ਰਖਦੇ ਹਨ, ਅਜਿਹਾ ਮਨੀਆਂ ਜਾਂਦਾ ਹੈ

ਦਿਵਾਲੀ ਵਾਲੇ ਦਿਨ ਅਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਮਨਮੋਹਕ ਦ੍ਰਿਸ਼ ਦੇਖਣ ਯੋਗ ਹੁੰਦਾ ਹੈ ਇਸ ਦਿਨ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਰੰਗ ਬਿਰੰਗੀਆ ਲਾਈਟਾ ਭਾਂਤ ਭਾਂਤ ਦੇ ਫੁਲਾਂ ਨਾਲ ਸਜਾਇਆ ਜਾਂਦਾ ਹੈ ਰਾਤ ਦੇ ਸਮੇਂ ਅਤਾਸ਼ਬਾਜ਼ੀ ਦਾ ਨਜ਼ਾਰਾ ਤਾਂ ਅਖਾਂ ਨੂ ਦੰਗ ਹੀ ਕਰ ਦਿੰਦਾ ਹੈ ਬੰਦੀ ਛੋੜ ਦਿਵਸ ਦੇ ਮੰਦੇ ਨਜ਼ਰ ਨਗਰ ਕੀਰਤਨ ਕੱਡੇ ਜਾਂਦੇ ਹਨ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਇਲਾਹੀ ਬਾਣੀ ਦਾ ਗਾਇਣ ਕੀਤਾ ਜਾਂਦਾ ਹੈ ਅਮ੍ਰਿਤਸਰ ਦੀ ਦਿਵਾਲੀ ਆਈ ਤਾਂ ਇਕ ਕਹਾਵਤ ਵੀ ਮਸ਼ਹੂਰ ਹੈ ਦਾਲ ਰੋਟੀ ਘਰ ਦੀ ਦਿਵਾਲੀ ਅਮ੍ਰਿਤਸਰ ਦੀ ਬੁਰਾਇਆ ਕੁਝ ਲੋਕ ਦਿਵਾਲੀ ਦੀ ਰਾਤ ਨੂੰ ਸ਼ਰਾਬ ਪੀਂਦੇ ਹਨ ਅਤੇ ਜੂਆ ਖੇਡਦੇ ਹਨ ਜੋਕਿ ਸਾਡੇ ਸਮਾਜ ਲਈ ਬੁਰਾ ਹੈ, ਸਾਨੂੰ ਇੰਨਾ ਕੰਮਾ ਤੋ ਪਰਹੇਜ ਕਰ ਚਾਹਿਦਾ ਹੈ ਇਹ ਕੰਮ ਸਾਡੇ ਸਮਾਜ ਦੀਆ ਨੈਤਿੱਕ ਕਦਰਾਂ ਕ਼ੀਮਤਾ ਨੂੰ ਘਟਾ ਦਿੰਦੇ ਹਨ, ਰਾਤ ਨੂੰ ਚਲਾਏ ਜਾਣ ਵਾਲੇ ਪਟਾਕਿਆ ਕਾਰਨ ਵਾਤਾਵਰਨ ਨੂੰ ਬਹੁਤ ਨੁਕਸਾਨ ਹੁੰਦਾ ਹੈ, ਇਸ ਨਾਲ ਹਵਾ ਅਤੇ ਧੁਨੀ ਪ੍ਰਦੂਸ਼ਣ ਵੀ ਹੁੰਦਾ ਹੈ ਜੋ ਸਾਡੇ ਲਈ ਕਈ ਬੀਮਾਰਿਆ ਦਾ ਕਾਰਨ ਬਣਦਾ ਹੈ, ਇਸ ਲਈ ਸਾਨੂ ਘੱਟ ਤੋਂ ਘੱਟ ਪਟਾਕੇ ਚਲਾਉਣੇ ਚਾਹੀਦੇ ਹਨ ਜਾਂ ਅੱਜ ਕੱਲ ਬਾਜ਼ਾਰ ਵਿਚੋ

ਸਿੱਟਾ ਇਸ ਤਰਾਂ ਦਿਵਾਲੀ ਸਭ ਤੋਂ ਪ੍ਰਮੁਖ ਤਿਓਹਾਰ ਹੈ, ਧਰਮ ਭਾਵੇ ਕੋਈ ਵ ਹੋਵੇ ਹਰ ਧਰਮ ਚ ਦਿਵਾਲੀ ਨੂੰ, ਬਦੀ ਤੇ ਨੇੱਕੀ ਦੀ ਜਿੱਤ

ਜਿਥੇ ਇਥੋਂ type ਕੀਤਾ ਜਾਂਦਾ ਸੀ ਅਤੇ ਜਾਂ ਤਾ ਅਵਾਜ ਪ੍ਰਸਾ ਪ੍ਰਸਾਰਿਤ ਕੀਤਾ ਜਾਂਦਾ ਸੀ ਵਿਚ ਤੁਸੀ ਖਾਸ addition ਲਈਂ ਹੋਰ ਖ਼ਬਰ ਦੇ ਨਾਲ ਸੰਪਾਦੀਦ ਅਤੇ ਹੱਥੀਂ type ਕੀਤਾ ਜਾਂਦਾ ਸੀ

ਵਰਤਮਾਨ ਘਟਨਾਵਾਂ ਨੂੰ ਖਪਤਕਾਰਾਂ ਦੇ ਘਰ ਵਿਚ ਲਿਉਂਣ ਲਈ live ਸੰਸਾਰ satellite technology ਦੀ ਵਰਤੋਂ ਕਰਦੇ ਹਨ ਜਿਵੇਂ ਕਿ ਘਟਨਾ ਵਾਪਰਦੀ ਹੈ

ਇਨੀ ਜ਼ਿਆਦਾ ਸਾਡੀ technology ਤਰੱਕੀ ਕਰ ਗਈ ਹੈ ਤੇ ਖ਼ਬਰਾਂ ਦੇ ਪਸਾਰਨ ਦੀ ਗਤੀ ਬੇਸ਼ੱਕ ਅਜੇ ਵੀ ਕਿਥੈ ਤੇ ਕਿਵੇਂ ਰਹਿੰਦੀ ਐ ਏਦੇ ਅਧਾਰ ਤੇ ਵੱਖਰੋ ਵੱਖਰੀ ਹੁੰਦੀ ਹੈ ਕੁਜ ਅਖਬਾਰਾਂ ਨੇ ਅਠ੍ਹਾਰਾਂ ਸੋ ਦੇ ਦਹਾਕੇ ਵਿਚ ਪ੍ਰਕਾਸ਼ਿਤ ਕੀਤਾ ਅਤੇ ਬਾਅਦ ਵਿਚ ਪੁਨਰ ਜਾਗਰਣ ਦੀ ਨਿਜੀ newsletter ਦੀ ਵਪਾਰਕ ਸਥਿਤਹਿ ਵਿਸ਼ੇਸ਼ਤਾ ਨੂੰ ਬਰਕਰਾਰ ਰੱਖਿਆ ਆਰਥਿਕ ਤੋਰ ਤੇ ਅਧਾਰਤ ਖ਼ਬਰਾਂ ਨੇ ਅੰਕਰਯਾ ਦੇ ਆਗੂਆਂ ਨੂੰ ਸਮਰਥਨ ਬਣਾਇਆ ਖਾਸ ਤੋਰ ਤੇ ਆਰਥਿਕ ਅੰਕੜੇ ਜੋ ਕੀ ਵਿਦੇਸ਼ ਦੇ ਵਦੀਆਂ ਪੈਸਿਆਂ ਨੂੰ ਸੂਚਿਤ ਕਰ ਸਕਦੇ ਨੇ ਜੀ ਇਹ ਅਖਬਾਰ ਸਮਾਜ ਦੇ ਵੱਡੇ ਵਰਗਣ ਲਈ ਵੇ ਉਪਲਬਦ ਹੋ ਗੇ ਨਾਕਿ ਸਿਰਫ ਕੁਲੀਨ ਵਰਗ ਲਈ ਆਪਣੀ ਕੁਜ ਬੱਚਤ ਸਟੋਕ ਮਾਰਕੇਟਾਂ ਵਿਚ ਵਿਵੇਸ਼ ਕਰਨ ਦੇ ਚਾਹਵਾਨ ਵੀ ਹਨ ਫਿਰ ਵੀ ਜਿਵੇਂ ਕੀ ਹੋਰ ਅਖਬਾਰਾਂ ਦੇ ਮਾਮਲੇ ਵਿਚ ਅਖਬਾਰ ਵਿਚ ਇਸ਼ਤਾਰਬਾਜੀ ਨੂੰ ਸ਼ਾਮਲ ਕਰਨ ਅਖਬਾਰ ਦੀ ਜਾਣਕਾਰੀ ਨੂੰ ਮੁੱਖ ਮੁੱਲ ਤੇ ਸਵੀਕਾਰ ਕਰਨ ਬਾਰੇ ਜਾਇਜ reservation ਪੈਦਾ ਹੋਈ ਆਰਥਿਕ ਅਖਬਾਰ ਵੀ ਆਰਥਿਕ ਵਿਚਾਰਧਾਵਾਂ ਦੇ promoter ਹੋਣ ਗੇ ਜਿਵੇਂ ਕੀ ਉੱਨੀ ਸੋ ਦੇ ਦਹਾਕੇ ਦੇ ਮੱਦ ਵਿਚ ਅਖਬਾਰ ਉਪਸਹਾਰਣ ਅਫਰੀਕਾ ਵਿਚ ਵਸਤੀ ਵਾਦ ਰਾਹੀਂ ਆਏ ਇਸ ਖੇਤਰ ਦਾ ਪਹਿਲੀ ਅੰਗਰੇਜ਼ੀ ਭਾਸ਼ਾ ਦਾ ਅਖਬਾਰ royal gazzete ਅਤੇ sierra leone advertiser ਸੀ ਜਿਸ ਦੀ ਸਥਾਪਨਾ ਅਠਾਰਾਂ ਸੋ ਇਕ ਵਿਚ ਕੀਤੀ ਗਈ ਸੀ ਜੀ ਅਤੇ ਇਸਤੋਂ ਬਾਅਦ ਅਠਾਰਾਂ ਸੋ ਬਾਈ ਦੇ ਵਿਚ the royal gold coast gazzete and commercial intelligencer ਅਤੇ ਅਠ੍ਹਾਰਾਂ ਸੋ ਛਬਿ ਵਿਚ liberia herald ਸੀ ਉਣਵੀ ਸੱਦੀ ਦੇ ਕਈ ਹੋਰ ਅਫਰੀਕੀ ਅਖਬਾਰਾਂ ਦੀ ਸਥਾਪਨਾ ਮਿਸ਼ੰਵੇਯਾ ਦੁਆਰਾ ਕਿੱਤੀ ਗਈ ਇਹਨਾਂ ਅਖਬਾਰਾਂ ਦੇ ਵੱਡੇ ਪੱਧਰ ਤੇ ਵਸਤੀਵਾਦੀ ਸਰਕਾਰਾਂ ਨੂੰ ਅਗੇ ਵਧਾਇਆ ਤੇ ਯੂਰੋਪ ਤੋਂ ਖ਼ਬਰਾਂ delay ਕਰਕੇ ਯੂਰੋਪੀਅਨ ਵਸਨੀਕਾਂ ਦੇ ਹਿਤਾਂ ਦੀ ਸੇਵਾ ਵੀ ਕੀਤੀ ਇਕ ਮੁੱਲ ਅਫ਼੍ਰੀਕੀ ਭਾਸ਼ਾ ਵਿਚ ਪ੍ਰਕਾਸ਼ਿਤ ਪਹਿਲਾਂ ਅਖਬਾਰ ਜੋ ਕੀ kenyan central association ਦੂਆਰਾ kikuyu ਵਿਚ ਵਿਸ਼੍ਵਾਸੀਤ ਕੀਤਾ ਗਿਆ ਸੀ ਸਵਦੇਸ਼ੀ ਅਫਰੀਕਨ ਦੁਵਾਰਾ ਪ੍ਰਕਾਸ਼ਿਤ ਹੋਰ ਅਖਬਾਰਾਂ ਨੇ ਅਮਰੀਕੀ ਅਫਰੀਕੀ ਅਜਾਦੀ ਲਈ ਜ਼ੋਰ ਦਾਰ ਅੰਦੋਲਨ ਕਰਦੈ ਹੋਏ ਸਖਤ ਵਿਰੋਧੀ ਰੂਪ ਅਪਣਾਇਆ ਅਖਬਾਰਾਂ ਨੂੰ ਬਹੁਤ ਜ਼ਿਆਦਾ sensor ਕੀਤਾ ਗਿਆ ਸੀ ਕੁਝ ਉਧਾਰੀਕਾਰਨ ਅਤੇ ਵਜਹਿੰਤਾ ਉਣੀ ਸੋ ਨੱਬੇ ਦੇ ਦਹਾਕੇ ਵਿਚ ਵੀ ਹੋਈ ਤੇ ਅਖਬਾਰਾਂ ਦਾ ਅਰਬ ਸਾਗਰ ਵਿਚ ਫੈਲਣ ਦੀ ਗਤੀ ਹੋਲੀ ਸੀ ਜਿਸ ਵਿਚ ਮੌਖਿਕ ਸੰਚਾਰ ਦੀ ਇਕ ਮਜਬੂਤ ਪਰਮਪਰਾ ਸੀ ਅਤੇ ਖ਼ਬਰਾਂ ਦੀ reporting ਲਈ ਯੂਰੋਪੀਅਨ ਪੁਹੰਚ ਪ੍ਰਤੀ ਅਵਿਸ਼ਵਾਸ ਸੀ ਅਠਾਰਵੀਂ ਸਦੀ ਦੇ ਅੰਤ ਤਕ ਇਸਤੰਬੂਲ ਵਿਚ ottoman ਸਮਰਾਜ ਦੇ ਨੇਤਾਵਾਂ ਨੇ ਯੂਰੋਪੋਇਣ press ਦੀ ਨਿਗਰਾਨੀ ਕੀਤੀ ਓਰ ਇਥੈ ਸਮੱਗਰੀ ਨੂੰ ਵਡੇ ਪੱਤਰ ਤੇ ਖਪਤ ਲਈ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ ਆਧੁਨਿਕ ਉਤਰੀ ਅਫਰੀਕਾ ਵਿਚ

ਜਨਰਲ ਕਹੇ ਜਾਨ ਵਾਲੇ news ਬੁਲੇਟਣਾ ਦੀ ਸੀਮਿਤ ਪਸਾਰਨ ਦੀ ਵੀ ਸ਼ੁਰੂਆਤ ਕੀਤੀ ਤੇ ਅਠਾਰਾਂ ਸੋ ਪੰਜਾਹ ਤੇ ਅਠਾਰਾਂ ਸੋ ਸੱਠ ਦੇ ਦਹਾਕੇ ਵਿਚ ਲੈਬ ਨਾਮ ਦੇ ਬਹੂ ਧਾਰਮਿਕ ਦੇਸ਼ ਵਿਚ ਨਿੱਜੀ press ਦਾ ਵਿਕਾਸ ਹੋਣਾ ਸ਼ੁਰੂ ਹੋਇਆ newswire ਅਗਰ ਅਸੀਂ ਗੱਲ ਕਰਾਂ ਗੇ newswire ਬਾਰੇ electrical telegraph ਦੇ ਵਿਕਾਸ ਜੋ ਅਕਸਰ ਰੇਲ ਮਾਰਗ ਲਾਈਨਾਂ ਦੇ ਨਾਲ ਸਫ਼ਰ ਕਰਦੇ ਹਨ ਇਨਾ ਨੇ ਖ਼ਬਰਾਂ ਨੂੰ ਲੰਬੀ ਦੂਰੀ ਤੇ ਤੇਜੀ ਨਾਲ ਸਫ਼ਰ ਕਰਨ ਦੇ ਜੋਗ ਬਣਾਇਆ ਤੇ ਇਹਨਾਂ ਨੂੰ ਪ੍ਰਸਾਰਿਤ ਕਰਨ ਤੋਂ ਕੁਛ ਦਿਨ ਪਹਿਲਾਂ ਹੀ ਤੇ ਇਸਨੇ ਇਹ ਲਹਾਬਰਾ ਪ੍ਰਸਾਰਿਤ ਕਿੱਤੀ ਸੀ hendrix and chudor flanging hussain ਨਾਮ ਨਾਲ ਪਾਰਟੀ ਕਾਰਨ ਦੁਆਰਾ ਚੁਣਿਆ ਗਿਆ ਸੀ telegraph ਨੈਟਵਰਕਾਂ ਨੇ ਇਕ ਨਵੇਂ ਕੰਦਰਿਕਰਨ ਨੂੰ ਸਮਰਥ ਬਣਾਇਆ ਖ਼ਬਰਾਂ ਦੇ ਵਡੇ ਸ਼ਹਿਰਾਂ ਵਿਚ ਕੈਂਦਰੀਕਾਰ ਸੇਵਾਵਾਂ ਦੇ ਹੱਥਾਂ ਵਿਚ ਇਹਨਾਂ ਦਾ ਆਧੁਨਿਕ

ਬਸੇਲ ਵਿਚ ਸੰਚਾਰਲੀਕ ਦੀ ਵਰਤੋਂ ਸ਼ੁਰੂ ਕਿੱਤੀ hvas ਨੇ electric telegraph ਦੀ ਵਰਤੋਂ ਕਰਨੀ ਸ਼ੁਰੂ ਕਿੱਤੀ ਜਦੋਂ ਇਹ ਉਪਲਬਦ ਹੋ ਗਿਆ ਸੀ havas ਦੇ ਸ਼ਮਰਥਕ ਅਠਾਰਾਂ ਸੋ ਉਨਿਨਜਾ ਵਿਚ ਬਰ੍ਲਿਨ ਵਿਚ telegraph ਜਦੋਂ ਦੀ ਸਥਾਪਨਾ ਕਿੱਤੀ ਤੇ ਇਕ ਹੋਰ ਹਵਾਸਦੇ ਲਈ ਅਠਾਰਾਂ ਸੋ ਉਨਿਨਜਾ ਵਿਚ ਹੀ germany ਤੇ france ਤੋਂ ਖ਼ਬਰ ਕਠੀਆਂ ਕਰਨੀਆਂ ਸ਼ੁਰੂ ਕੀਤੀਆਂ ਸਨ ਕਿਉਕਿ ਅਠਾਰਸੋ ਕਵਿੰਜਾ ਵਿੱਚ ਲੰਡਨ ਆਬਾਦ ਕਰ ਗਿਆ ਜਿਸ ਨਾਲ ਉਸਨੇ rights news agency ਦੀ ਸਥਾਪਨਾ ਕੀਤੀ ਮਹਾਦੇਵ ਦੀਆ ਖ਼ਬਰਾਂ ਵਿਚ ਵਿਸ਼ੇਸਤਾ ਰੱਖਦੇ ਹੂਏ ਅਠਾਰਸੋ ਤਰੇਂਠ ਵਿਚ ਵਿਲੀਅਮ ਸੋਂਦਰਸ ਅਤੇ ਅਡਵੇਰਤ ਸਟੈਂਡਰਡ ਨੇ ਘਰੇਲੂ ਖ਼ਬਰਾਂ ਨੂੰ ਸੰਭਾਲਣ ਲਈ ਕੇਂਦਰੀ ਰੇਡ ਏਜੇਂਸੀ ਜਿਸ ਨੂੰ ਬਾਅਦ ਵਿਚ ਪੇਸਟ ਐਸੋਸੀਅਸ਼ਨ ਕਿਆ ਜਾਂਦਾ ਹੈ ਉਸਦਾ ਗਠਨ ਕੀਤਾ ਸੀ

writer ਨੇ ਪੈਰਿਸ਼ ਅਤੇ ਲੰਡਨ ਵਿਚਕਾਰ stock exchange ਦੀਆ ਕੀਮਤਾਂ ਨੂੰ ਸੰਚਾਯਾ ਜਿੱਤ ਕਰਨ ਦਾ ਅਧਿਕਾਰ ਜਿੱਤ ਲਿਆ ਉਸਨੈ ਕੇਵਲ ਦੀ ਪਾਲਣਾ ਦੇ ਉਦੇਸ਼ ਨਾਲ rights ਨੂੰ ਇਕ ਪ੍ਰਭਾਵ ਸ਼ੈਲੀ ਸਥਿਤਹਿ ਵਿਚ ਲਿਆਯਾ ਅਲੇਸਜੈਂਡ੍ਰਿਯਾ ਬੰਬਈ ਮੈਲਬੋਰਨ ਸਿਗਨੀ ਕੈਪਟੌਨ ਵਿਚ ਬ੍ਰੇਅਠ ਸੰਰਾਜਿਕ ਖ਼ਬਰਾਂ ਦੀਆ ਚੋਕੀਆ ਸਤਾਪਿਤ ਕੀਤੀਆਂ ਤੇ ਸੰਯੁਕਤ ਰਾਜ ਵਿਚ ਐਸੋਸ਼ਟੇਡ ਪੇਸਟ ਇਕ ਨਿਊਜ਼ ਪੋਵੈਰ ਹੋਸ਼ ਬਣ ਗਿਆ ਜਿਸਨੈ western union ਕੰਪਨੀ ਦੇ ਨਾਲ ਇਕ ਵਿਵੇਸ਼ ਪ੍ਰਵਾਂਦ ਦਵਾਰਾ ਸਥਿਤਹਿ ਪ੍ਰਾਪਤ ਕੀਤੀ ਸੀ ਇਕ ਸਾਰਾ ਕੁਛ news wire ਲਈ ਹੋਰਿਯਾ ਸੀ ਜਿਸ ਵਾਈਰ ਦੀ ਵੀ ਵਰਤੋਂ ਕਰਨੀ ਉਨ੍ਹਾਂ ਨੇ ਸ਼ੁਰੂ ਕੀਤੀ ਸੀ telegraph ਨੇ ਰਾਸ਼ਹਤ੍ਰਿਯ ਡਾਕ ਪ੍ਰਣਾਲੀਆਂ ਦੇ ਪੁਨਰ ਗ੍ਰਥੰ ਦੇ ਨਾਲ ਇਕ ਨਵੀ ਗਲੋਬਲ ਸੰਚਾਲ ਪ੍ਣਾਲੀ ਦੀ ਸ਼ੁਰੂ ਕੀਤੀ ਅਤੇ telephone lines ਨਹਿਰੂ ਅਗਮਾ ਲਈ ਪਾਲਣਾ ਕੀਤੀ ਇਕ premium ਅਤੇ ਅੰਤਰਾਸ਼੍ਟ੍ਰੀਯ ਖ਼ਬਰਾਂ ਦੇ ਮੂਲ ਦੇ ਨਾਲ ਸਰਕਾਰ ਕਾਰੋਬਾਰ ਅਤੇ ਚੀਜ਼ ਅਜੇਂਸੀਇਆ ਫਾਸਰਨ ਦੇ ਸਮੇ ਨੂੰ ਕਤਾਓ ਲਈ ਹਮਲਾ ਵਾਰ ਤਾਂ ਨਾ ਲੱਗਿਆ ਹੋਇਆਂ ਤੇ ਜੇ ਅਠਾਰਸੋ ਪੇਂਟਾਲਿਸ ਵਿਚ writer ਨੈ ਲਿੰਕਨ ਅਤੇਲਾਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕੱਟਣਾ ਵਾਪਰਨ ਤੋਂ ਬਆਰਾ ਦਿਨ ਬਾਅਦ ਇੰਗਲੈਂਡ ਵਿਚ ਖ਼ਬਰ ਦੀ ਰਿਪੋਰਟ ਕੀਤੀ ਸੀ ਉਸਨੈ ਅਠਾਰਸੋ ਅਠਾਠ ਵਿਚ ਇਕ industry telegraph ਤਬਲੇ ਵਿਚ ਕਾਬਲੇ ਨੈ ਸਫਲਤਾ ਪੂਰਵਕ ਆਈ ਲੈਂਡ ਨੂੰ ਨਿਊ ਫੌਂਡ ਲੈਂਡ ਨਾਲ ਜੋੜਿਆ ਅਟਲਾਂਟਿਕ ਪਸਾਰਨ ਸਮੇਂ ਨੂੰ ਦੀਨਾ ਤੋਂ ਕੰਟੇਂ ਤਕ ਕਟਾਯਾ ਗਿਆ ਤਾ ਅਟਲਾਂਟਿਕ ਕੇਵਲ ਨੇ ਲੰਡਨ ਤੇ ਨਿਊਯੌਰਕ ਸਟਾਕ ਐਸਚੇਂਗਾ ਦੇ ਨਾਲ ਨਾਲ ਨਿਊਯੌਰਕ ਓਫ ਸ਼ਿਕਾਗੋ ਅਤੇ ਲੀਗਲ ਪੁਲ ਕੋਡੀਟੀ ਐਸਹੰਗੇ ਦੀ ਤੇਜ਼ੀ ਨਾਲ ਯਾਦਾਂ ਪ੍ਰਦਾਨ ਦੀ ਆਗਯਾ ਦੇ ਤੇ ਸੋਨੀ ਵਿਚ ਪ੍ਰਤੀ ਸ਼ਬਦ ਪਚਾਸ ਤੋਂ ਦੱਸ ਡਾਲਰ ਦੀ ਕੀਮਤ ਲਈ ਗਿਆਰਾਂ ਮਈ ਅਠਾਰਸੋ ਸਤਵਿੰਜਾ ਨੂੰ ਦਿਲੀ ਵਿਚ ਇਕ ਨੋ ਜਾਵਾਂ ਬ੍ਰਿਟਿਸ਼ british telegram operator ਅਠਾਰਸੋ ਸਤਵਿੰਜਾ ਦੇ ਭਾਰਤੀ ਵਿਬਰੋ ਬਾਰੇ ਅਧਿਕਾਰੀਆਂ ਨੂੰ ਸਚੇਤ ਕਰਨ ਲਈ ਘਰ ਵੱਲ ਸਚਿਤ ਵਿਦ੍ਰੋਹੀਆਂ ਨੈ ਬ੍ਰਿਟਿਸ਼ ਟੈਲੀਗ੍ਰਾਫ ਨੈੱਟਵਰਕ ਨੂੰ ਵਿਗਾੜਨ ਲਈ ਅਗੇ ਵਗਿਆ

ਮਈ ਉਹ ਸਿੱਖਿਆ ਸੀ ਜਿੰਦੇ ਬਾਅਦ ਅੰਤ ਵਿਚ ਅਮਰੀਕੀ ਹਿਸਾ ਨੈ ਗੁਲਾ ਗੁਲੂ ਵਿਚ ਆਪਣੀ ਸ਼ਕਤੀ ਨੂੰ ਮਜ਼ਬੂਤ ਕੀਤਾ ਤੇ ਉਨੀਸੋ ਦੇ ਅੰਤ ਤਕ ਵੌਲਫ ਵਾਰ ਅਤੇ writer ਨੇ ਇਕ ਨਿਊਜ਼ ਕਾਤਿਲ ਦਾ ਕੀਤਾ ਜਿਸਨੈ ਗਲੋਬਲ ਮਾਰਕੀਟ ਨੂੰ ਤਿਨ ਹਿਸੇ ਵਿਚ ਕੀਤਾ ਕਟ ਜਾ ਕਟ ਵਿਸ਼ੇਸ਼ ਅਧਿਕਾਰ ਅਤੇ ਰਾਸ਼ਟਰੀਯ agency ਨਾਲ ਸਮਰਥ ਹਨ ਹਰੇਕ ਏਜੇਂਸੀ ਦਾ ਖੇਤਰ ਇਸ ਦੇ mark ਦੇਸ਼ ਦੇ ਬਸਤੀ ਵੱਡੀ ਖੇਤਰ ਨਾਲ ਮੇਲ ਖਾਂਦਾ ਸੀ

ਚੀਨੀ ਕੋਮਿਨਿਸਟ ਪਾਰਟੀ ਨੈ ਉਣੀਸੋ ਕਤੀਸ ਵਿਚ ਆਪਣੀ ਚੀਜ਼ ਏਜੇਂਸੀ ਬ੍ਰਾਡ ਕਹਿਣਾ ਚੀਜ਼ ਬਨਾਇ ਜਿਸਦੀਆਂ ਮੁਖ ਜਿੰਮੇਵਾਰੀਆਂ ਰੇਡ ਕਹਿਣਾ ਅਖਬਾਰ ਅਤੇ ਅੰਦਰੂਨੀ ਹਵਾਲਾ ਖ਼ਬਰ ਸਨ ਤੇ ਉਨੀਸੋ ਸੈਂਤੀ ਵਿਚ ਵਿਚ ਪਾਰਟੀ ਨੈ ਏਜੇਂਸੀ ਦਾ ਨਾਮੁ ਬਾਦਲ ਕੇ ਨਵ ਕਹਿਣਾ ਰੱਖਿਆ ਜਿਸ ਨੂੰ ਉਣੀਸੋ ਊਂਚਾਸ ਵਿਚ ਪਬਲਿਕ ਓਫ ਚੀਨ ਦੀ ਕਰਿ ਚੀਜ਼ ਏਜੇਂਸੀ ਬਨਾਯਾ ਗਿਆ ਤੇ ਐਵੇ ਹੀ ਦੀਨੋ ਦਿਨ ਬਹੁਤ ਸਾਰੇ ਦੇਸ਼ ਨੈ ਅਗੇ ਤੋਂ ਅਗੇ ਆਪਣਾ ਖ਼ਬਰ ਦੇਣ ਦਾ ਤਾਰਿਕਾ ਬਦਲਿਆ ਜੇ ਅਸੀਂ ਗੱਲ ਕਰੀਏ ਲੰਡਨ ਦੀ ਉਨੀਸੋ ਬਾਇਸ ਵਿਚ ਰੇਡੀਓ ਖ਼ਬਰ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਤੇ ਜਿਸ ਨੂੰ ਬ੍ਰਿਟਿਸ਼ ਚੀਜ਼ ਏਜੇਂਸੀ ਨਾਲ ਜੋੜਿਆ ਗਿਆ ਨੇ ਆਪਣਾ ਆਪ ਨੂੰ ਲੋਕ ਡਾਵਰਾ ਊਨਾ ਲਈ ਬਰ ਦੇ ਰੂਪ ਵਿਚ ਮਾਰਗ ਕੀਤਾ ਇਸ ਤਰਾਹ ਰੇਡੀਓ ਵੀ ਆਯਾ ਸਾਮਣੇ radio networkNBC ਆਪਣਾ us ਵਿਚ ਤੇ ਉਨੀਸੋ ਤੇਸਤਿਸ ਵਿਚ ਪ੍ਰੈਸ ਦੇ ਨਾਲ ਹੀ ਸਮਾਂ ਵਯਾਵਸਤਾ ਨਾਲ ਗੱਲ ਬਾਤ ਕੀਤੀ ਰੋ ਪਾਸ ਰੇਡੀਓ ਦੀਆ ਖ਼ਬਰ ਦੀਆ ਵਰਤੋਂ ਕਰਨ ਤੇ ਇਸਤਿਹਾ ਲਈ ਸਹਿਮਤ ਹੋਇ ਐਵੇ ਹੀ ਹੋਲੀ ਹੋਲੀ ਖ਼ਬਰ ਦਾ ਸਿਲਸਿਲਾ ਅਗੇ ਵਾਦ ਦਾ ਰੇਯਾ ਪਹਿਲਾ ਖ਼ਬਰ ਕਬੂਤਰ ਰਹੀ ਦਿਤੀਆਂ ਜਾਂਦੀਆਂ ਸਨ ਤੇ ਅਖਬਾਰਾਂ ਕੁਛ ਖਾਸ ਐਡੀਸ਼ਨ ਛਾਪਣ ਗਏ ਉਸਤੋਂ ਬਾਅਦ ਰੇਡੀਓ ਆਯਾ ਤੇ ਇਸ ਤਰਾਹ ਹੀ ਅਸੀਂ ਕਹਿ ਸਕਦੇ ਆ ਕਿ ਖ਼ਬਰ ਸ਼ੁਰੂ ਤੋਂ ਹੀ ਵੱਖ ਵੱਖ ਯਾਤਰਾ ਕਰਦਿਆਂ ਰਹੀਆਂ ਹਨ ਤੇ ਅਜੇ ਕਲ ਦੇ ਸਮੇਂ ਵਿਚ ਵੀ ਤਰੱਕੀ ਕਰ ਗਯੀ ਆ ਹਨ ਅਜੇ ਕਲ ਤਾ ਚੀਜ਼ ਚੈਨਲ ਨੈ ਗਰ ਬੈਠੇ ਤੁਹਾਨੂੰ ਖ਼ਬਰਆ ਦੱਸਦੀ ਆ ਹੈ ਮਈ ਤੁਹਾਨੂੰ ਜੋ ਜਾਣਕਾਰੀ ਇਹ ਸ਼ੁਰੂ ਤੋਂ ਹੀ ਖ਼ਬਰ ਵਿਸਤਿਤ ਹੋਇਆਂ ਅਤੇ ਖ਼ਬਰ ਫੈਲੀਆਂ